ਭਾਡੇ ਚਾਚੀ ਤੂੰ ਕਹਿਣਾ ਸੋਨੀ ਝੂਟ ਬੋਲਣ ਡਈ ਏ ਇੱਕ ਪਤੀਲਾ ਨੀ ਰਸੋਈ ਦੇ ਵਿਚ। ਸਾਰੇ ਓਹਦੇ ਵੱਲ ।

ਦੋ ਇਕ ਪਤੀਲਾ ਦੋ ਪਤੀਲੇ ਤੇ ਇਕ ਕੜਾਈ ਤੇ ਕਲਾ ਦਿਤੀ।

ਮੁੱਢ ਕੇ ਮੈਂ ਇਹਨੂੰ ਕਯਾ ਮੈਂ ਕਿਹਾਚਾਲ ਕੁਰਸੀ ਆ ਓਦਰ ਜੱਗ ਆ ਉਹ ਵੀ ਲੈ ਆ।

ਹੁਣ ਮੇਰੀ ਗੱਲ ਸੁਨ ਚਾਚੀ ਤਾੜੇ ਘਰ ਚੀਜ ਲਿਆਂਦੀ ਆ ਤੁਸੀਂ ਲਿਆਂਦੀ ਆ ਦਿਹਾੜੀ ਤੋੜ ਕ ਲਿਆਂਦੀ ਆ ਤੇ ਤੋੜ ਦੇਣੀ ਚਾਹੀਦੀ ਏ ਵਾਪਿਸ ਓਹਨੂੰ।

ਪੈਣਾ ਪੇਂਜੀ ਆਂਦੀ ਦਸਣਾ ਕਹਿੰਦੀ ਪੰਮੇ ਨੂੰ ਨੀ ਜੰਮਿਆ ਤੇਰੀ ਮਾਂ ਨੇ।

ਪੰਮਾ ਨੀ ਸੀ ਓਹਦਾ ਮੁੰਡਾ ਤੂੰ ਸ਼ੇਤੀ ਨਾ ਕਰ ਦੇਂਦੇ ਆ ਚੀਜ ਖਾਲੀ ਕਰਦੋ ਤੇ ਆ ਚੀਜ ਛੇਤੀ ਖਾਲੀ ਕਰਦੋ ਮੈਨੀ ਜੱਗ ਦਯਾ ਲੱਦ ਪਯੀਏ ਪਾਰ ਜੱਗ ਨੀ ਦਿੱਤਾ।

ਨਾ ਕਿਥੇ ਦਿੱਤਾ ਨਾ ਜੱਗ ਦਿੱਤਾ ਨਾ ਕੁਰਸੀ ਦਿੱਤੀ। ਫੀਤੇ ਮੂੰਹ। ਤੇ ਨਯਾਨੇ ਨੂੰ ਕਹਿ ਦੇਂਦੀ ਆ ਆਪਣੇ ਵੇਹੜੇ ਚ ਜਿਹੜਾ ਵੀ ਨਯਨ ਆਉਂਦਾ ਨਾ ਮਾਰਿਆ ਕਰੋ ਓਹਨੂੰ। ਮੈਂ ਵੇਖ ਲੰਗੀ ਚਾਲ ਜਿਹੜਾ ਵੀ ਗੱਲ ਕਰੇਗਾ ਚਾਚੀ ਮੈਂ ਤੈਨੂੰ ਪਤਾ ਮੈਂ ਆਹੋ ਮੈਨੀ ਕੁੰਦੀ ਸਦਾ ਵੇਹੜਾ ਸਦਾ ਵੇਹੜਾ ਮੇਰਾ ਮੁੰਡਾ ਵੀ ਹੁਣ ਕਰਦਾ ਵਾ ਵੱਡਾ।

ਚਾਤੇ ਸੱਦੇ ਵੇਹੜੇ ਚ ਨੀ ਆਉਣਾ ਤੇ ਮੈਂ ਕਿਹਾ ਮਰਜੇ ਮੈਂ ਚਾਵੇ ਕਾਰਦੇਣੀ ਤੂੰ ਕੇਹਰ ਵੇਹੜਾ ਹਿੱਕ ਤੇ ਧਰ ਕੇ ਖੜਨਾ ਇਥੇ ਹੀ ਰਹਿ ਜਾਣਾ ਵਾ। ਹਾਂ ਚਾਲ ਕੋਯੀਨੀ ਨਿਆਣੇ ਓਹਨਾ ਦੀ ਗੱਲ ਦਾ ਕਾਹਦਾ। ਆਹੋ ਮੈਂ ਕਿਹਾ ਸ਼ਰਮਿੰਦੀ ਤੇ ਹੋਏਗੀ ਨਾ ਆਪਣੇ ਆਪ ਚੇ । ਆਹ। ਆਹੋ ਇੱਦਾ ਨਹੀ ਕਰਨਾ ਮੈਂ ਤੇ ਕਿਹੜੀ ਵੀ ਹੀ ਆ ਰੱਬ ਨੂੰ ਜਾਂ ਦੇਣੀ ਆ ਇੱਦਾ ਨਹੀਂ ਕਰਨਾ ਚਾਹੀਦਾ ਕ ਨਹੀਂ। ਨਹੀ ਕਰਨਾ ਚਾਹੀਦਾ ਉਹ ਤੇ।

ਆ ਤੇ ਪਂਮਾਂ ਆ ਗਿਆ ਮੇ ਵੀ ਜਿਹੜਾ ਗੱਡੀ ਗੱਡੀ ਦੋਹਰੀ ਫੇਰਦਾ ਸੀ ਮੁਹਰੇ । ਹੈਂ?

ਆਹੋ।

ਤੜਫ ਮੇਰਾ ਵੇਖਲਯਾ ਤਾਂ ਵੀ ਜਿਗਰਾ ਕੀਨੇ ਕਿੰਨਾ ਚਿਰ ਰਹਿ ਕ ਆਉਂਦੀ ਏ ਰੋਟੀ ਪਾਣੀ ਸਾਰਾ ਓਥੋਂ ਨਿਆਣੇ ਛੱਡ ਕੇ ਚਾਲੀ ਜਾਂਦੀ ਏ ਨਿਆਣੇ ਸਾਂਭਣੇ ਨੇ ਕ ਨਹੀਂ।

ਮੈਂ ਨਾ ਚਾਚੀ ਇਕ ਮਿੰਟ ਕਰਦੀ ਆ ਮੇਰਾ ਮੁੰਡਾ ਰੋਣ ਡਆ ਏ। ਅੱਛਾ।